ਤੇ ਦੇਖ ਜਿਹੜਾ ਬੋਰਡ ਆ ਵਾਈਟ ਕਲਰ ਦਾ ਵਾ ਤੇ ਜਿਹੜੇ ਆਪਣੇ ਹੈਲਥ ਰਿਲੇਟਿਡ ਆ।

ਇੱਕ ਰਾਈਟ ਸਾਈਡ 'ਚ ਤੇ ਇੱਕ ਲੈਫਟ ਸਾਈਡ ਤੇ ਤੇ ਉੱਪਰ ਇਹਨਾਂ ਨੇ ਗੋਲ ਬਣਿਆ ਏ ਆ।

ਰਾਇਟ ਸਾਈਡ ਤੇ ਕਾਫੀ ਸਾਰੀਆਂ ਜੇਹੜੀਆਂ ਮੋਟਰਸੈਂਕਲ ਲੱਗੀ ਆ ਐਕਟਿਵਾ ਲੱਗਿਆ ਵਾ ਤੇ ਉੱਪਰ ਇਕ ਬੋਰਡ ਲੱਗਾ ਹੋਇਆ।

ਇਹਦਾ ਕਲਰਫੁਲ ਕਲਰ ਦਾ ਵਾ ਜਿਵੇਂ ਕਿ ਯੈਲੋ ਬਲੂ ਰੈਡ ।

ਇਹਦੇ ਵਿੱਚ ਜਿਹੜੀ ਸਾਹਮਣੇ ਆ ਸੜਕ ਜਾਂਦੀ ਆ ਤੇ ਇਹਦੇ ਲੈਫਟ ਸਾਈਡ ਦੇ ਜਿਹੜੇ ਦੋ ਬੱਚੇ ਆ।

ਇੱਕ ਨੇ ਰੈੱਡ ਕਲਰ ਦੀ ਸ਼ਰਟ ਪਾਈ ਆ ਤੇ ਇੱਕ ਨੇਂ ਬਲੂ ਕਲਰ ਦੀ ਪਾਈ ਸ਼ਰਟ ਦੋਵੇਂ ਬਚੇਆਂ ਤੇ ਸਾਈਕਲ ਆ।

ਉੱਪਰ ਇਹਦੇ ਵਿੱਚ ਜਿਹੜੀਆਂ ਵਾ ਕਾਫੀ ਸਾਰੇ ਜਿਹੜੀਆਂ ਲਾਈਟਸ ਲੱਗੀਆਂ ਦੋ ਛੱਤ ਦੇ ਪੱਖੇ ਲੱਗੇ ਆ।

ਇਹਦੇ ਵਿੱਚ ਸਾਹਮਣੇ ਜਿਹੜਾ ਵਾ ਆਈ ਸੀ ਯੂ ਕੰਪਨੀ ਆ ਤੇ ਇਹਦੇ ਵਿਚ ਰੈਡ ਕਲਰ ਦਾ ਬੋਰਡ ਲੱਗਾ ਵਾ।

ਇਹਦੇ ਵਿੱਚ ਜਿਹੜੀ ਆ ਉਹ ਕਾਫੀ ਸਾਰੇ ਜਿਹੜੇ ਲੋਕ ਬੈਠੇ ਆ ਏ ਰੈਸਟੋਰੈਂਟ ਬਣਿਆ ਵਾ।

ਤੇ ਇੱਕ ਸਕੈਨਰ ਪਿਆ ਵਾ ਤੇ ਇੱਕ ਨਾਲ ਬੰਦਾ ਬੈਠਾ ਜਿਹਨੇ ਬਲੈਕ ਕਲਰ ਦੀ ਹੁੱਡੀ ਪਾਈ ਆ।

ਤੇ ਲੈਫਟ ਸਾਈਡ ਤੇ ਡੱਬੇ ਪਏ ਆ ਇੱਕ ਨਾਲ ਉਹਦੇ ਨਾਲ ਦੋ ਬੈਗ ਪਏ ਆ ਤੇ ਇੱਕ ਦਾ ਕਲਰ ਬਲੂ ਆ ਤੇ ਇੱਕ ਦਾ ਕਲਰ ਪਰਪਲ ਆ।

ਸਾਹਮਣੇ ਇੱਕ ਵਾਈਟ ਕਲਰ ਦਾ ਬੋਰਡ ਲੱਗਾ ਵਾ ਉਹਦੇ ਵਿੱਚ ਉਹੀ ਕਲਰ ਦੇ ਨਾਲ ਲਿਖਿਆ ਵਾ ਰੂਫੀ ਆਈਸਕ੍ਰੀਮ ਇਹਦੇ ਬਾਹਰ ਇੱਕ ਬੰਦਾ ਖਲੋਤਾ ਵਾ।

ਇਹਦੇ ਇੱਕ ਜਿਹੜੀ ਬਲੂ ਕਲਰ ਦਾ ਸੂਟ ਪਾਇਆ ਆਂਟੀ ਨੇ ਉਹਦੇ ਵਿੱਚ ਹੱਥ ਦੇ ਵਿੱਚ--

ਇਹਦੇ ਵਿੱਚ ਜਿਹੜੇ ਸਾਹਮਣੇ ਪਲੇਗਰਾਊਂਡ ਆ ਤੇ ਇਹਦੇ ਵਿੱਚ ਜਿਹੜੇ ਆ ਕਾਫੀ ਸਾਰੇ--

ਇਹਦੇ ਵਿੱਚ ਜਿਹੜੇ ਆ ਕਾਫੀ ਸਾਰੇ ਜਿਹੜੇ ਆ ਕੱਪ ਹੋਏ ਪਏ ਆ ਮੂਰਤੀਆਂ ਪਈਆਂ ਛੋਟੀ ਛੋਟੀ ਬਣੀਆਂ ਪੱਥਰ ਦੀਆਂ।

ਸਾਹਮਣੇ ਗੱਡੀਆਂ ਖਲੋਤੀਆਂ ਕਾਫੀ ਸਾਰੀ ਰਿਹੜੀਆਂ ਤੇ ਰਾਈਟ ਸਾਈਡ ਤੇ ਜਿਹੜੀਆਂ ਕਾਰ ਖੜੋਤੀਆਂ ਵਾਈਟ ਕਲਰ ਦੀਆਂ।

ਯੈਲੋ ਕਲਰ ਦੀ ਇਹਦੇ ਵਿੱਚ ਯੈਲੋ ਕਲਰ ਵੀ ਹੋਇਆ ਹੈ ਪੇੜ ਦੇ ਵਿੱਚ।